ਤੁਸੀ ਦਸੋ ਠੀਕ ਹੈ।

ਕੁਝ ਨਹੀਂ ਬਸ।

ਹਾਂ ਹਾਂ। ਹੋਰ ਤੁਸੀਂ ਦਸੋ।

ਇਹ ਕੰਮ ਛੱਡਿਓ ਨਾ ਬਹੁਤ ਵਧੀਆ।

ਹੂ ਕੀ game ਖੇਡਦੇ ਉ?

ਮੈਂ ਖੋ ਖੋ।

ਹੋਰ?

ਹੂ ਰੋਟੀ ਰੂਟੀ ਖਾ ਲਈ।

ਅੱਛਾ ਚਲੋ ਹੋਰ ਕੀ ਚੱਲ ਰਿਹਾ ਅਜ ਕਲ? ਅਜ ਕਲ ਕੁਝ ਨਹੀਂ ਵੇਲੇ ਹਾਂ।

ਹੈਂ?

study ਕਿਨੇ ਤੱਕ ਕਰਨੀ ਐਂ?

ਪੜ੍ਹਾਈ ਕਿਨੇ ਤੱਕ ਕਰਨੀ ਹੈ?

ਪਾਸ ਹੋ ਅੱਛਾ।

ਮੈਂ ਤਾਂ ਮੈਂ ਤਾਂ ਦਸਵੀਂ ਕੀਤੀ ਹੈ। ਦਸਵੀਂ ਤੋਂ ਬਾਅਦ ਕੀ decision ਹੋਇਆ? ਗਿਆਰਵੀਂ। ਗਿਆਰਵੀਂ ਸ਼ੁਰੂ ਹੋ ਜਾਣੀ hello ਹੂੰ?

ਹਾਂ ਗਿਆਰਵੀ ਕਰਨੀ ਆ।

ਚਲ ਕੁਝ ਨਹੀ ਵੇਹਲੇ ਦੁਆ ਕਰ ਦੇਣਗੇ ਕੁਝ।

ਅੱਛਾ ਕੀ ਬਣਿਆ ਫੇਰ?

ਅੱਛਾ ਚਲ ਵਧੀਆ ਹੈ।

ਹੋਰ ਐਡੀ ਮੁਡੀ ਗਾਲਾ? ਦੇਖਦਾ ਕਿੱਥੇ ਉਹਦਾ ਕਰਾਉਣਗੇ ਲਗਦਾ।

ਠੀਕ ਆ ਗਰਮੀਆਂ ਬਹੁਤ ਹੈਂ ਯਾਰ।

ਕਰਨਾ ਕੀ ਸੀ ਗਾ ਛੱਡ ਕੇ ਬਹਿ ਜਾਓ AC ac ਕਿੱਥੇ ਸਾਡੇ ਘਰੇ। ਹੈਂ?

AC ਕਿਥੇ ਸਾਡੇ ਤਾਂ ਇਕ ਪੱਕਾ ਹੈ ਟੁੱਟਾ ਜਿਹਾ।

ਉਹ ਵੀ ਖਰਾਬ ਹੋ ਰਿਹਾ। ਹੈਂ?

ਮਹਾ ਉਹ ਵੀ ਹੈਂ।

ਹੁਣ ਕਿਥੇ ਹੋ ਤੂ?

ਅੱਛਾ ਘਰੇ ਵੇਲੇ?

ਠੀਕ ਆ ਹੋਰ। ਤੁਸੀਂ ਖੁਦ।

ਹਾਂ ਹਾਂ ਕਰੀ ਹੂ ਵੇਲਾ ਉਸ ਤੇ ਤਕੇ। ਹੈਂ?

ਹੋਰ? hello

ਹੋਰ ਦਸ ਤੂੰ?

ਕਿਵੇਂ ਹੈਂ?

ਬਈ bowling ਕਰਦੇ ਹੋ ਕੇ batsman ਹੋ।

ਉਇ ਖੇਡਦੇ ਹੋ ਕੇ ਬਸ?

ਕਿੰਨੇ ਕ ਇਨਾਮ ਜਿਤ ਲਏ ਫੇਰ?

ਵਧੀਆ ਚਲ ਕਿੰਨੇ ਸਾਲ ਹੋ ਗਏ ਖੇਡਦਿਆਂ ਨੂੰ? ਉਹ ਗਏ ਹੋਣਗੇ ਸਤ-ਅਠ ਸਾਲ। ਅੱਛਾ ਸਤ-ਅਠ ਸਾਲ? ਹਮ ਤੁਹਾਨੂੰ?

ਮੈਂ ਤਾਂ ਹਜੇ ਹੋ ਗਏ ਮੈਨੂ ਤੇ ਪੰਜ ਕੁ ਸਾਲ।

ਦੋ ਤਿਨ ਇਨਾਮ ਵੀ ਜਿਤੇ ਹਜੇ ਤਕ ਤੇ।

ਇਕ ਤਾਂ ਬਰਨਾਲੇਉ ਜਿੱਤਿਆ ਸੀ। ਇਕ ਗੁਰਨੇਉ ਇਕ ਗੁਰਨੇਉ ਫਾਫੜਯੋਿ।

ਹਾਂ।

ਤੀਜਾ ਬੋਹੜਾਂ ਵੱਲੋਂ। ਹੁ ਹਮ ਹੋਰ ਲਾਤਾ।

ਹਮ ਹੋਰ?

ਹੋਰ ਤੁਸੀਂ।

ਹੋਰ ਅੱਛਾ।

ਵਧੀਆ ਚਲਾ

ਹੁ ਅਸੀਂ। ਮੈਂ ਤਾਂ ਕਲੇ ਹੀ ਹਾਂ ਅਜੇ ਤਕ ਤਾਂ।

ਹਜੇ ਤੱਕ ਤੇ ਕਲੇ ਹੀ ਹਾਂ ਮੈਂ ਭੈਣ।

ਹੋਰ ਦਸੋ।

ਅੱਛਾ। ਕੀ ਬਣਦਾ ਫਿਰ ਅਜ ਕਲ? ਅਜ ਕਲ ਬਣਨਾ ਕੀ ਹੈ। ਹੈਂ? ਹਮ

ਹੈ? ਧੱਕੇ ਨੇ ਅਜ ਕਲ ਹੋਰ ਤਾਂ ਕੀ ਆ। ਤੁਸੀਂ ਕਿੱਥੇ ਹੋ?

ਮੈਂ ਤਾਂ ਕਰੇ ਹੀ ਹੈਗਾ।